ਚੌਦਾਂ ਹਜ਼ਾਰ ਦੀ ਤੁਹਾਨੂੰ ਮੈਂ ਕਹਿ ਤਾਂ ਰਹੀ ਦੋ ਹਜ਼ਾਰ। ਚੌਦਾਂ ਹਜ਼ਾਰ ਦੀ ਦੋ ਹਜ਼ਾਰ।

ਬੜੀ ਮਹਿੰਗੀ ਮਿਲੀ ਫਿਰ

ਕਿੰਨੀ ਮੈਂ ਕਿਹਾ ਇੱਟ ਹੈ ਹੀ ਮਹਿੰਗੀ ਹੈ। ਆਹੋ ਯਾਰ ਇੱਟ ਮਹਿੰਗੀ ਹੈ ਇੱਟ ਬੜੀ ਮਹਿੰਗੀ ਮਿਲੀ ਇੱਟ ਹਮ ਤੇ ਉਹ ਸੁਟਾ ਲਿਆ ਰੇਤਾ? ਰੇਤਾ ਹਾਂਜੀ ਹੈ ਹਾਲੇ, ਤੇ ਰੇਤ ਕਿੱਥੋਂ ਲਾਈ ਮੈਂ

ਮੈਂ ਇੱਟਾਂ ਵੀ ਨੀ ਵੇਖੀਆਂ ਕਿੱਥੇ ਲਾਈਆਂ ਸੀ ਲੈ ਤੁਹਾਡਾ ਧਿਆਨ ਨੀ ਗਿਆ।

ਨਹੀਂ ਮੈਂ ਟੂਟੀ ਲਾਗੇ ਸੀ?

ਆਹੋ ਜਿੱਦਣ ਕਮਰੇ ਵੱਲ ਹੀ ਜਦੋਂ ਗਏ ਉਦੋਂ ਵੀ ਨੀ ਵੇਖਿਆ ਤੁਸੀਂ? ਨਾ ਉਹ ਮੰਜੀ ਵੇਖੀ ਸੀ ਡਿੱਠੀ। ਹਾਂ ਤੇ ਉਹਦੇ ਨਾਲ ਹੀ ਇੱਟਾਂ ਲੱਗੀਆਂ ਸੀ। ਉਹ ਧਿਆਨ ਨੀ ਦਿੱਤਾ ਅਸੀਂ ਛੇਤੀ ਛੇਤੀ ਚ ਆਏ ਤੇ ਛੇਤੀ ਛੇਤੀ ਚ

ਚਾਹ ਤੇ ਫਿਰ ਮੈਨੂੰ ਪੀਣ ਤੇ ਮੈਂ ਕਹਿਣਾ ਲੈ ਦੀਦੀ ਚਾਹ ਨੀ ਪੀ ਕੇ ਗਈ। ਮੈਂ ਤੇ ਫਿਰ ਕੀ ਹੈ ਜੇ ਘਰ ਆਣ ਚਾਹ ਨੀ ਪੀਣੀ ਤੇ ਫਿਰ ਫ਼ਾਇਦਾ ਕੀ। ਨਹੀਂ ਉਹ ਨੀ ਕੋਈ ਗੱਲ।

ਸਿਰ ਖਪਾਈ ਬੜੀ ਹੋਣਡੀ ਸੀ ਮੇਰੇ ਤੇ ਇਹ ਕਹਿਣ ਵੀ ਪੜ੍ਹ ਲਾ ਤਾਂ ਕਰਕੇ ਉਹਨੂੰ ਅਬੂ ਨੂੰ

ਬੱਚੇ ਖਪਾਈ ਕਰਵਾਉਂਦੇ ਇਹਨਾਂ ਨਾਲ ਬੜੀ ਹੁੰਦੀ, ਫਿਰ ਜਾ ਕੇ ਹੁੰਦੇ ਬੜੀ ਮੁਸਕਲ ਦੀਦੀ ਇਹਨੂੰ ਚਲਾਇਆ ਵੈਸੇ ਅਬੂ ਨੂੰ ਹੁਣ ਦਾ ਤੇ ਚਲੋ ਰੱਬ ਦੀ ਦਇਆ ਨਾਲ ਆਪੇ ਚਲੋ ਚੱਲ ਪਿਆ, ਆ ਗਈ ਸਮਝ ਥੋੜ੍ਹੀ ਥੋੜ੍ਹੀ ਪੜ੍ਹਨ ਲੱਗ ਪਿਆ ਆ। ਇਹਦਾ ਵੀ ਇਹੋ ਹਾਲ ਡਿੰਪਲ ਦਾ ਵੀ ਇਹਨੂੰ ਵੀ ਬੜਾ ਸਿਰ ਖਪਾਈ ਕਰਦੀ ਰਹੀ ਹਾਂ, ਮਾਰ ਵੀ ਬੜੀ ਖਾਂਦਾ ਰਿਹਾ ਮੇਰੇ ਤੋਂ, ਹੁਣ ਮੈਂ ਘੱਟ ਮਾਰਨੀ ਖਿੱਝ ਜਾਂਦੀ ਓਦਾਂ। ਅੱਛਾ ਹੁਣ ਮਾਰਦੀ ਚੰਗੀ ਲੱਗਦੀ ਹਾਂ ਹੁਣ ਤਾਂ ਹਾਂ ਹਜੇ ਵੀ ਮਾਰ ਖਾ ਲੈਂਦਾ ਮਾਰ ਦਿਨੀ ਹੁੰਦੀ ਹਜੇ ਵੀ। ਉਹ ਤੇ ਚੱਲ ਕੋਈ ਨੀ ਪਰ ਨਹੀਂ ਹੁਣ ਤੇ ਆਹੋ ਚੱਲ ਠੀਕ ਹੈ ਰਿਤੂ।

ਮੈਂ ਨਾ ਜਾਣਾ ਸੀ ਕਿਤੇ ਤੇ ਉਹ ਕਹਿੰਦੇ ਛੇਤੀ ਕਰ ਲਾ okay bye ਟਾਟਾ।

ਸਤਿ ਸ੍ਰੀ ਅਕਾਲ ਜੀ ਜਿਵੇਂ ਮੇਰਾ ਨਾਮ ਰੋਨੂੰ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਜਿਹੜੇ ਸਾਡੇ ਮੌਸਮ ਹੁੰਦੇ ਇਹਨਾਂ ਬਾਰੇ ਜਿਹੜਾ ਸਾਡੇ ਇਹਨਾਂ ਵਿੱਚ ਪਰਿਵਰਤਨ ਹੁੰਦੇ ਉਹਦੇ ਬਾਰੇ ਤੇ ਹੁਣ ਜਿਹੜੀ ਆਪਾਂ ਗੱਲ ਹੈ ਕਰਾਂਗੇ ਗੱਲ ਹੋਵੇਗੀ ਤਿਉਹਾਰ ਤੇ ਮੇਲੇ ਕੀ ਹੁੰਦੇ ਹਨ ਇਹਨਾਂ ਬਾਰੇ ਪੁਰਾਤਨ ਸਮੇਂ ਵਿੱਚ ਮਨੁੱਖ ਜਦੋਂ ਪ੍ਰਾਪਤੀ ਪਿੱਛੋਂ ਵਿਲ ਵਿਹਲਾ ਹੁੰਦਾ ਸੀ ਜਾਂ ਕਿਸੇ ਵਿਰੋਧੀ ਕਬੀਲੇ ਉੱਤੇ ਜਿੱਤ ਕੇ ਪ੍ਰਾਪਤ ਕਰਦਾ ਸੀ ਤਾਂ ਉਹ ਆਪਣੀ ਖ਼ੁਸ਼ੀ ਨੂੰ ਦੂਜਿਆਂ ਨਾਲ ਸਾਂਝੀ ਕਰਨ ਲਈ ਰਲ ਕੇ ਨੱਚਦਾ ਗਾਉਂਦਾ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਸੀ ਅਜਿਹੇ ਜਸ਼ਨ ਮੇਲਿਆਂ ਦਾ ਮੁੱਢਲਾ ਰੂਪ ਸੀ। ਅਜਿਹਾ ਕਰਦੇ ਸਮੇਂ ਲੋਕ ਦੇਵੀ ਸ਼ਕਤੀਆਂ ਨੂੰ ਪ੍ਰਾਥਮਿਕਤਾ ਦਿੰਦਾ ਸੀ ਸਮੇਂ ਵਿੱਚ ਅਨੁਸਾਰ ਸਥਾਨ ਉੱਤੇ ਅਜਿਹੇ ਜਸ਼ਨ ਵਾਰ ਵਾਰ ਮਨਾਏ ਗਏ ਤੇ ਮੁੱਢਲੀ ਕਿਸਮ ਦੇ ਮੇਲੇ ਦੇ ਹੋਂਦ ਵਿੱਚ ਆਏ, ਇਸ ਮਕਸਦ ਲਈ ਮਿੱਥੇ ਦਿਨ ਨੂੰ ਤਿਉਹਾਰ ਜਾਂ ਦਿਨ

ਸਾਲ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਬਸੰਤ ਪੰਚਮੀ ਹੋ ਜਾਂਦੀ ਹੈ ਹੌਲਾ ਮਹੱਲਾ ਹੋ ਜਾਂਦਾ ਹੈ।

ਦੁਸਿਹਰਾ ਦਿਵਾਲੀ ਅਤੇ ਵੱਖ ਵੱਖ ਗੁਰਪੁਰਬ ਆਦਿ ਏਦਾਂ ਦੇ ਤਿਉਹਾਰ ਹੁੰਦੇ ਹਨ, ਜਿਹੜੇ ਪੰਜਾਬ ਵਿਚ ਮਨਾਏ ਜਾਂਦੇ ਹਨ। ਜਿਵੇਂ ਸ੍ਰਾਧ ਤੇ ਨਰਾਤੇ, ਕੰਜਕਾਂ ਬਿਠਾਉਣਾ, ਰੱਖੜੀ, ਵਰਤ, ਗਣੇਸ਼ ਦਾ ਵਰਤ ਜਾਂ ਪੂਜਾ ਸਥਾਨਾਂ ਤੇ ਘਰਾਂ ਵਿੱਚ ਗੁਰਦੁਆਰਿਆਂ ਦੇ ਲਗਪਗ ਗੁਰਦੁਆਰੇ ਵਿੱਚ ਬੜੀ ਸਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ, ਇਹਨਾਂ ਮੌਕਿਆਂ ਉੱਤੇ ਗੁਰੂ ਸਾਹਿਬ ਨਾਲ ਸੰਬੰਧਤ ਗੁਰੂ ਸਥਾਨਾਂ ਉੱਤੇ ਵਿਖੇ ਮੇਲੇ ਵਰਗਾ ਮਾਹੌਲ ਹੀ ਹੁੰਦਾ ਹੈ। ਜਿਸ ਵਿੱਚ ਸਾਨੂੰ ਪੂਰੀ ਸ੍ਰਾਧ ਨਾਲ ਹਿੱਸਾ ਲੈਂਦੀਆਂ ਹਨ ਅਤੇ ਅੱਜ ਕੱਲ੍ਹ ਨਵੇਂ ਨਵੇਂ ਮੇਲੇ ਵੀ ਲੱਗਣ ਲੱਗ ਗਏ ਹਨ, ਪਰ ਇਹਨਾਂ ਮੌਜ ਮੇਲਿਆਂ ਨੂੰ ਅਸੀਂ ਮੁੱਖ ਨਾ ਰੱਖਦੇ ਹੋਏ ਜਿਹੜੇ ਸਾਡੇ ਪੁਰਾਤਨ ਮੇਲੇ ਹੁੰਦੇ ਹਨ ਇਹਨਾਂ ਬਾਰੇ ਹੀ ਗੱਲ ਕਰਾਂਗੇ ਮੇਲੇ ਤਿਉਹਾਰ ਜੀਵਨ ਦੇ ਸਵਾਦਿਕ ਅਮਲ ਵਜੋਂ ਆਪਣੀ ਹੋਂਦ ਰੱਖਦੇ ਹਨ ਕਿਉੁਂਕਿ ਮੇਲੇ ਜਾਣਾ ਨਾ ਜਾਣਾ, ਤਿਉਹਾਰ ਮਨਾਉਣਾ ਜਾਂ ਨਾ ਮਨਾਉਣਾ ਮਨੁੱਖ ਦੀ ਕੋਈ

ਦਿੰਦਾ ਤੇ ਨਾ ਹੀ ਦੂਜੇ ਮੇਲੇ ਜਾਣ ਵਾਲਾ ਹੁੰਦਾ, ਤਿਉਹਾਰ ਨਾ ਮਨਾਉਣ ਦਾ ਮੌਕਾ ਦਿੰਦੇ ਹਨ। ਕਿਸੇ ਵੀ ਕਾਨੂੰਨ ਨੂੰ ਜਿਹੜਾ ਉਲੰਘਣਾ ਕਰਦਾ ਹੈ, ਪ੍ਰੰਤੂ ਜੇ ਫਿਰ ਵੀ ਮੇਲਿਆਂ ਵਿੱਚ ਇਕੱਤਰ ਹੋਈ ਭੀੜ ਦਾ ਕੋਈ ਐ ਐਨ ਸਮਾਨ ਨਹੀਂ ਹੁੰਦਾ, ਤਿਉਹਾਰ ਕਿਸੇ ਦੇ ਦਿਨ ਉੱਤੇ ਸਭ ਤਿਉ ਉਤਸ਼ਾਹ ਨਾਲ ਭਰੇ ਹੋਏ ਹੁੰਦੇ ਹਨ, ਤੇ ਉਸ ਹਿੱਸਾ ਵਿੱਚ ਲੈ ਹੁੰਦੇ ਹਨ, ਅਜਿਹੇ ਲੋਕ ਮਾਨਸਿਕ ਮਾਨਸਿਕ ਸ਼ਕਤੀ ਅਤੇ ਸ਼ਕਤੀ ਆਦਿ ਦਾ ਪ੍ਰਯੋਗ ਕਰਦਾ ਹੈ, ਇਸ ਮੇਲੇ ਤੇ ਤਿਉਹਾਰ ਜੀਵਨ ਦੇ ਸਵਾਦਿਕ ਅਮਲ ਵਜੋਂ ਆਪਣੀ ਅਜਿਹਾ ਆਪਣੀ ਅਜਿਹੀ ਹੋਂਦ ਰੱਖਦੇ ਹਨ ਜਿਵੇਂ ਕਿ ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖ ਦੁਆਰਾ ਸ਼ਿਕਾਰ ਤੇ ਕਾਰਜ ਵਿਹਲਾ ਹੁੰਦਾ ਸੀ ਤਾਂ ਕਿਸੇ ਵਿਰੋਧੀ ਕਬੀਲੇ ਉੱਤੇ ਜਿੱਤ ਆਦਿ ਪ੍ਰਾਪਤ ਕਰਦਾ ਸੀ। ਤਾਂ ਉਹ ਬੜਾ ਹੀ ਖ਼ੁਸ਼ ਹੁੰਦਾ ਸੀਗਾ ਤੇ ਖ਼ੁਸ਼ ਹੋ ਕੇ ਉਹ ਨੱਚਦਾ ਟੱਪਦਾ ਅਤੇ ਗਾਉਂਦਾ ਸੀਗਾ। ਜਰਗ ਦਾ ਮੇਲਾ ਲੁਧਿਆਣੇ ਦੀ ਤਹਿਸੀਲ ਦੇ ਪਿੰਡ ਜਰਗ ਖੇ ਜਰਗ ਵਿੱਚ ਖੇਤਰ ਚੇੇਤਰ ਮਹੀਨੇ ਦੇ ਪਹਿਲੀ ਪੂਜਾ ਨਾਲ ਹੈ, ਇਹ ਮੇਲਾ ਇੱਕ ਵੱਡੇ ਟੋਭੇ ਉੱਤੇ ਆਲੇ ਦੁਆਲੇ ਲੱਗਦਾ ਹੈ ਜਿੱਥੇ ਟੋਭੇ ਵਿੱਚ ਮਿੱਟੀ ਕੱਢੀ ਜਾਂਦੀ ਹੈ ਤੇ ਸ਼ੀਤਲਾ ਮਾਤਾ ਦਾ ਥਾਂ ਥਾਨ ਮਿੱਟੇ ਗੁਲਗੁਲੇ ਦੀ ਮਿੱਠੀਆਂ ਹੋਣੀਆਂ ਨਾਲ ਪੂਜਿਆ ਜਾਂਦਾ ਹੈ। ਪੂੜੇ ਤੇ ਗੁਲਗੁਲੇ ਰਾਤ ਨੂੰ ਪਰਾਏ ਹੋ ਜਾ ਮਾਤਾ ਦੇ ਵਾਹਨ ਉੱਤੇ ਖੋਤੇ ਦੀ ਪੂਜਾ ਕਰਦੇ ਹਨ। ਪੰਜਾਬ ਦੇ ਮੇਲਿਆਂ ਵਿੱਚ ਛਪਾਰ ਦਾ ਮੇਲਾ ਸਭ ਤੋਂ ਪ੍ਰਸਿੱਧ ਮੇਲਾ ਹੈ ਇਹ ਮੇਲਾ ਭਾਵੇਂ ਭਾਦੋਂ ਦੀ ਚੌਦਸ ਨੂੰ ਲੁ ਲੁੁਧਿਆਣੇ ਦੇ ਜ਼ਿਲੇ ਦੇ ਪਿੰਡ ਵਿੱਚ ਛਪਾਰ ਵਿੱਚ ਲਾਇਆ ਜਾਂਦਾ ਹੈ।

ਹਰ ਸਾਲ ਮਨਾਇਆ ਜਾਂਦਾ ਹੈ ਤੇ ਲਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਨੂੰ ਮਿੱਟੀ ਲਿਆ ਕੇ ਅਠਾਰਾਂ ਸੌ ਨੱਬੇ ਵਿਕਰਮੀ ਵਿੱਚ ਇਸ ਮਾੜੀ ਦੀ ਸਥਾਪਨਾ ਕੀਤੀ ਸੀ। ਇਸ ਵਿੱਚ ਆ ਕੇ ਮਾੜੀ ਮਿੱਟੀ ਜਖ਼ਮਾਂ ਉੱਤੇ ਲਾਉਂਦੇ ਹਨ, ਮੂੰਹ ਤੇ ਗੁੱਗੇ ਦੀ ਚੌਂਕੀ ਭਰਦੇ ਹਨ। ਲੋਕਾਂ ਨੂੰ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਸੱਪਾਂ ਦਾ ਡਰ ਨਹੀਂ ਰਹਿੰਦਾ ਤੇ ਗੁੱਗੇ ਦੀ ਮਹਿ ਨਾਲ ਸੱਪ ਦਾ ਭਰਿਆ ਡੰਗ ਬੰਦਾ ਦੋ ਵਾਰ ਵੀ ਜ਼ਰ ਸਕਦਾ ਹੈ ਜੇ ਨਾ ਵੀ ਜ਼ਰ ਸਕੇ ਤੇ ਉਹ ਬਾਕੀ ਉਹਦੀ ਇੱਛਾ ਹੈ ਭਾਈ। ਸਾਡੇ ਪਿੰਡ ਦੇ ਜਿਹੜੇ ਲੋਕ ਨੇ ਉਹ ਬਹੁਤ ਹੀ ਖ਼ਰਾਬ ਲੋਕ ਨੇ ਇਹਨਾਂ ਨੂੰ ਜਿਹੜਾ ਪੈਸਿਆ ਮਿਲਿਆ ਉਹ free ਦਾ ਪੈਸਾ ਮਿਲਿਆ ਉਹ ਤਾਂ ਕਰਕੇ ਬਾਹਲੇ ਚਮਲਦੇ ਫ਼ਿਰਦੇ ਨੇ। ਰੱਬ ਪੈਸਾ ਵੀ ਉਹਨਾਂ ਨੂੰ ਦਿੰਦਾ ਹੈ ਜਿਹੜਾ ਕਦਰ ਨੀ ਕਰ ਸਕਦਾ। ਤੇ ਕਦਰ ਸਾਨੂੰ ਕਰਨੀ ਚਾਹੀਦੀ ਹੈ ਨਾ ਵੀ ਕਰੋ ਤਾਂ ਵੀ ਚੱਲ ਜਾਊਗਾ ਕੋਈ ਗੱਲ ਨੀ।

ਰੂੂਪ ਰੇਖਾ ਜਦੋਂ ਸਪਸ਼ਟ ਰੂਪ ਵਿੱਚ ਧਾਰਨ ਕਰ ਕੇ ਯਥਾਰਥ ਵਿੱਚ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਪ੍ਰਥਕ ਰੂਪ ਦੇ ਦੀਦਾਰ ਹੁੰਦੇ ਜਾਂਦੇ ਹਨ। ਮਿੱਥ ਤੋਂ ਮਨੁੱਖ ਨੋਤਿਕ ਨੈਤਿਕ ਅਤੇ ਆਲੇ ਦੁਆਲੇ ਦੇ ਵਿਚਾਰਾਂ ਬਾਰੇ ਸਿੱਖਦਾ ਹੈ। ਇਹ ਸਾਨੂੰ ਜਿਹੜੇ ਗੁਣ ਹੈਗੇ ਇਹ ਸਾਨੂੰ ਸਾਡੇ ਜਿਹੜੇ ਜਨਮਜਾਤ ਤੋਂ ਹੀ ਪ੍ਰਾਪਤ ਹੁੰਦੇ ਹਨ ਇਹਨਾਂ ਲਈ ਕੋਈ ਸਾਨੂੰ ਕਿਸੇ ਅੱਗੇ ਜਾਣ ਦੀ ਲੋੜ ਨਹੀਂ ਹੈ ਤੇ ਇਹ ਸਾਡੇ ਆਪਣੇ ਮਾਤਾ ਪਿਤਾ ਤੋਂ ਹੀ ਮਿਲਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਅੱਠ ਮਿੰਟ ਹੋ ਚੁੱਕੇ ਆ ਸਿਰਫ਼ ਦੋ ਮਿੰਟ ਹੋਰ ਰਹਿ ਆ ਆਪਾਂ ਇਹ ਵੀ ਨਿਬੇੜ ਕੇ ਫਿਰ ਆਰਾਮ ਨਾਲ ਸੌਂ ਜਾਇਓ ਬਹੁਤ time ਹੋ ਚੁੱਕਾ ਹੈ ਇਹ ਜਿਹੜੀ ਸਾਡੇ ਪਿੰਡ ਦੀ ਇੱਕ ਗਲੀ ਹੈ ਉਸ ਵਿੱਚ ਕਹਿੰਦੇ ਆ ਵੀ ਚਾਰ ਮੁੰਡੇ ਰਹਿੰਦੇ ਸੀਗੇ ਕਿਸੇ time ਦੀ ਗੱਲ ਹੈ ਹੁਣ ਦੀ ਨਹੀਂ ਤੇ ਇਸ ਪਿੰਡ ਵਿੱਚ ਚਾਰ ਮੁੰਡੇ ਰਹਿੰਦੈ ਸੀ।

ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਉਵੇਂ normal ਬੰਦਾ ਇਹ ਸੀਗਾ ਤੇ ਇਹ ਜੋ ਬੰ ਬੰਦਾ ਹੈ Normal ਜਿਹਾ ਕੰਮ ਕਰਦਾ ਸੀਗਾ ਉੱਥੇ ਉਹ ਦਫ਼ਤਰ ਵਿੱਚ ਤੇ ਦਫ਼ਤਰ ਤੋਂ ਆ ਕੇ ਫਿਰ ਉਹ ਰਾਤ ਨੂੰ ਪੈ ਜਾਂਦਾ ਸੀ ਤੇ ਆਪਣੀ ਰੋਟੀ ਖਾ ਖੂ ਕੇ ਸੌਂ ਜਾਂਦਾ ਸੀ ਐਵੇਂ ਹੀ ਦਿਨ ਹੌਲੀ-ਹੌਲੀ, ਹੌਲੀ-ਹੌਲੀ ਲੰਘਦੇ ਗਏ ਤੇ ਜਿਵੇਂ ਜਿਵੇਂ ਅੱਗੇ ਦਿਨ ਲੰਘੇ ਉਵੇਂ ਉਵੇਂ ਬੰਦੇ ਦੀਆਂ ਜਿਹੜੀ ਜ਼ਰੂਰਤਾਂ ਸੀਗੀਆਂ ਉਹ ਵੱਧਦੀਆਂ ਗਈਆਂ ਦਿਨ ਪ੍ਰਤੀ ਦਿਨ ਤੇ ਜਦੋਂ ਬੰਦਾ ਕਿਸੇ field ਵਿੱਚ ਨਵਾਂ ਨਵਾਂ ਪੈਂਦਾ ਹੈ ਬਾਅਦ ਉਸ field ਦਾ ਮਾਹਿਰ ਹੋ ਜਾਂਦਾ, ਤਾਂ ਬੰਦਾ ਜਿਹੜੇ ਉਹਦੇ ਉਸ ਚੀਜ਼ ਦੇ ਪੈਸੇ ਹੁੰਦੇ ਆ। ਉਹਦੇ ਜਿਹੜੇ ਗੁਣ ਹੁੰਦੇ ਆ ਉਹਦੇ ਪੈਸੇ ਉਹਨੂੰ ਜਦੋਂ ਉੱਚਿਤ ਮਾਤਰਾ ਵਿੱਚ ਨਾ ਦਿੱਤੇ ਜਾਣ ਤਾਂ ਬੰਦੇ ਨੂੰ ਉਸ ਚੀਜ਼ ਦਾ ਬੜਾ ਦੁੱਖ ਲੱਗਦਾ ਵਾ। ਉਵੇਂ ਤਾਂ ਸਭ ਕੁੱਝ ਕਹਿੰਦੇ ਆ ਵੀ ਠੀਕ ਹੈ ਪਰ ਜਿਹੜਾ ਬੰਦੇ ਉੱਤੇ

ਮੈਂ ਨਾ ਫਤਿਹਗੜ੍ਹ ਸਾਹਿਬ ਗੁਰੂਦਆਰੇ ਸਾਹਿਬ ਗਈ ਹੋਈ ਸੀਗੀ ਜੀ ਅੱਛਾ ਫਤਿਹਗੜ੍ਹ ਗੁਰੂਦਆਰੇ ਸਾਹਿਬ ਦੀ ਵੀ ਖ਼ਾਸ ਮਹੱਤਤਾ ਕਿਆ ਹੈਗੀ ਏ ਉਹਨਾ ਨੂੰ ਨਾ ਉੱਥੇ ਛੋਟੇ ਸਾਹਿਬਜ਼ਾਦੇ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦੇ

ਉਹਨਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ

ਹਾਂਜੀ ਉੱਥੇ ਤਾਂ ਫਤਿਹਗੜ੍ਹ ਸਾਹਿਬ ਉਹ ਬਣਿਆ ਏ ਥੱਲੇ ਜਿਹੜਾ ਉਹ

ਹਾਂਜੀ ਠੰਡੇ ਬੁਰਜ ਚ ਉੱਥੇ ਮਾਤਾ ਗੁਜਰੀ ਨੂੰ ਅਰ ਛੋਟੋ ਸਾਹਿਬਜ਼ਾਦੇ ਨੂੰ ਰੱਖਿਆ ਸਿਗਾ ਜਦੋਂ ਮੋਰਿੰਡੇ ਤੋ ਨਾ ਆਪਣੇ ਫਤਿਹਗੜ੍ਹ ਸਾਹਿਬ ਲੈਕੇ ਆਏ ਸੀਗੇ ਉਹ ਤਾਂ ਉਹਨਾ ਨੇ ਨਾ ਉੱਥੇ ਉਹਨਾ ਨੂੰ ਕੈਦ ਕਰਿਆ ਸੀਗਾ ਤਾਂ ਉਹਨਾ ਨੇ ਠੰਡੇ ਬੁਰਜ ਵਿੱਚ ਰੱਖਿਆ ਸੀਗਾ ਪਹਿਲਾ ਉਹਨਾ ਨੂੰ ਤਾਂ ਮਤਲਬ ਕੀ ਉਹਨਾ ਦੀ ਯਾਦ ਵਿੱਚ ਹੀ ਉਹਨਾ ਨੇ ਉਸ ਨਾਮ ਠੰਡਾ ਬੁਰਜ ਰੱਖ ਦਿੱਤਾ ਹਾਂਜੀ ਉਹਨਾ ਦੀ ਯਾਦ ਵਿੱਚ ਉਹਨਾ ਨੇ ਠੰਡਾ ਬੁਰਜ ਰੱਖਿਆ ਸੀਗਾ ਕਿਉਂਕਿ ਉੱਥੇ ਠੰਡ ਜਿਆਦਾ ਸੀ ਨਾ ਉਸ time ਬਹੁਤ ਸਰਦੀ ਪੈਂਦੀ ਸੀਗੀ ਤੇ ਉਹ ਠੰਡ ਕਾਰਨ ਵੀ ਉਹ ਕਹਿੰਦੇ ਸੀ ਚੱਲ ਉਹ ਪਹਿਲਾ ਕਬੂਲ ਕਰਾਉਣਾ ਚਾਹੁੰਦੇ ਸੀ ਆਪਣਾ ਧਰਮ

ਤੇ ਲੇਕਿਨ ਉਹਨਾ ਨੇ ਮਾਰਨਾ ਮਨਜੂਰ ਕਰਿਆ ਤੇ ਧਰਮ ਦੇ ਖਿਲਾਫ਼ ਨਹੀਂ ਗਏ ਹਾਂਜੀ ਉਹ ਧਰਮ ਦੇ ਖਿਲਾਫ਼ ਨਹੀਂ ਗਏ ਵੈਸੇ ਤਾਂ ਉਹ ਆਪਣਾ ਧਰਮ ਨਹੀਂ ਛੱਡ ਸਕਦੇ ਵੀ ਅਸੀਂ ਆਪਣਾ ਮਰਨਾ ਮਨਜੂਰ ਕਰ ਸਕਦੇ ਹਾਂ ਉਹ ਕਹਿੰਦੇ ਸੀ ਕੇਸ ਕੱਟਵਾ ਦੋ ਆਪਣੇ ਵੀ ਉਹ ਬਾਰ ਬਾਰ ਤਸੀਏ ਦੇ ਰਹੇ ਸੀਗੇ ਉਹ ਆਪਣੇ ਆਪ ਕਹਿੰਦੇ ਵੀ ਨਹੀਂ ਅਸੀਂ ਉਹ ਵੀ ਨਹੀਂ ਕਰ ਸਕਦੇ ਕੁੱਛ ਨਹੀਂ ਹੋ ਕਰਨਾ ਐਸਾ ਵੀ ਤੁਸੀਂ ਸਾਨੂੰ ਜਿੱਥੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰਲੋ ਪਰ ਅਸੀਂ ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ ਧਰਮ ਨਹੀਂ ਛੱਡੂਗਾ ਲੇਕਿਨ ਉਹਨਾ ਬੱਚਿਆ ਨੇ ਐਨੀ ਛੋਟੀ ਉਮਰ ਵਿੱਚ ਹੀ ਆਪਣੀ ਜਾਨ ਦੇ ਦਿੱਤੀ ਮਤਲਬ ਕੀ ਧਰਮ ਨਹੀਂ ਛੱਡਿਆ ਹਾਂਜੀ ਉਹਨਾ ਨੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਹਨਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਚੀਜ਼ ਸਿਖਾਈ ਸੀ ਸਾਨੂੰ ਵੀ ਆਪਾਂ ਨੂੰ ਇਹੀ ਚੀਜ਼ ਸਿਖਾਈ ਵੀ ਆ ਕੀ ਆਪਣਾ ਧਰਮ ਨਾ ਛੱਡੋ ਬੰਦ ਬੰਦ ਕਟਾਦੋ ਪਰ ਲੇਕਿਨ ਆਪਣਾ ਧਰਮ ਨਾਨ ਅਹ ਛੱਡੋ ਨਾ ਆਪਣਾ ਧਰਮ ਉਹਨਾ ਨੇ ਇਹ ਚੀਜ਼ ਬੋਲੀ ਸੀਗੀ ਇਸ ਕਰਕੇ ਉਹਨਾ ਨੇ ਨਾ ਜਿਹੜੇ ਜਾਲਮ ਸੀਗੇ ਉਹਨਾ ਨੇ ਠੰਡੇ ਬੁਰਜ ਚ ਉਹਨਾ ਨੂੰ ਰੱਖਿਆ ਸੀਗਾ ਕੀ ਇਹ ਠੰਡ ਦੇ ਕਾਰਨ ਵੀ ਜਿਆਦਾ ਠੰਡ ਹੋਊਗੀ ਉੱਥੇ ਵੀ ਇਹ ਆਪਣਾ ਧਰਮ ਕਬੂਲ ਕਰ ਲੈਣਗੇ ਕਿਉਂਕਿ ਉਹਨਾ ਕੋਲ ਆਪਣਾ ਕੰਬਲ ਤੱਕ ਵੀ ਨਹੀਂ ਸੀਗਾ ਜਦੋਂ ਉਹ ਠੰਡੇ ਬੁਰਜ ਵਿੱਚ ਰਹਿੰਦੇ ਸੀਗੇ ਹਾਂਜੀ ਪੋਹ ਦੇ ਮਹੀਨੇ ਵਿੱਚ ਤਾਹੀ ਉੱਥੇ ਫਤਿਹਗੜ੍ਹ ਸਾਹਿਬ ਵਿੱਚ ਮਤਲਬ ਕੀ ਉਹਨਾ ਦੀ ਯਾਦ ਦੇ ਵਿੱਚ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਲੋਕੀਂ ਦੂਰੋ ਦੂਰੋ ਆਉਦੇ ਹੈ

ਕਾਫ਼ੀ ਲੋਕ ਮਹੀਨਾ ਮਹੀਨਾ ਪਹਿਲੇ ਆਕੇ ਮਤਲਬ ਕੀ ਆਪਣੇ ਬਹਾਰ ਦੁਕਾਨਾ ਵਗੈਰਾ ਲਾ ਲਿੰਦੇ ਹੈਗੇ ਏ

ਪੋਹ ਦੇ last end ਤੱਕ ਉੱਥੇ ਲੰਗਰ ਲੱਗਦੇ ਨੇ ਉੱਥੇ ਲੰਗਰ ਲੱਗਦੇ ਹੈ ਲੋਕੀਂ ਦਰਸ਼ਨ ਕਰਨ ਲਈ ਆਦੇ ਹੈ ਮਤਲਬ ਕੀ ਨਗਰ ਕੀਰਤਨ ਵੀ ਲੱਗਦੇ ਹੈ ਕਈ ਦਿਨ ਪਹਿਲੇ ਹਾਂਜੀ ਉਹ ਮਤਲਬ ਕੀ ਜਿਵੇਂ ਜਿਵੇਂ ਨਾ ਅਹ ਪਹਿਲਾ ਹੋਗੇ ਅਹ ਜਿਵੇਂ ਪਹਿਲਾਂ ਫ਼ੇਰ ਚਮਕੋਰ ਸਾਹਿਬ ਅਹ ਚੱਪੜ ਚਿੜੀ

ਆਉਦਾ ਹੈਗਾ ਤੇ ਮਤਲਬ ਕੀ ਉੱਝ ਵੀ ਇਸ ਗੁਰੂਦਵਾਰੇ ਦੀ ਬਹੁਤ ਮਹੱਤਤਾ ਹੈ ਮਤਲਬ ਕੀ ਹਰ Sunday ਨੂੰ ਵੀ ਲੋਕੀਂ ਵੈਸੇ ਤਾਂ daily ਦੁਨੀਆਂ ਆਦੀ ਜਾਂਦੀ ਹੈ Sunday ਨੂੰ ਅਸੀਂ ਵੀ ਇੱਕ ਦੋ ਵਾਰੀ ਗਏ ਹਾਂ ਕਾਫ਼ੀ ਰੱਸ਼ ਜਾ ਹੁੰਦਾ ਹੈ ਇੱਥੇ ਹਾਂਜੀ ਉੱਥੇ ਬਹੁਤ ਜਿਆਦਾ ਰੱਸ਼ ਹੋ ਜਾਂਦਾ ਏ ਕੀ ਵੀ ਉਹ ਕਹਿੰਦੇ ਆ ਨਾ ਕੀ ਵੀ ਥੱਲੇ ਜਿੱਥੇ ਨੀਹਾਂ ਵਿੱਚ ਚੁਣਵਾਏ ਏ ਭੋਰਾ ਸਾਹਿਬ ਦੇ ਵਿੱਚ ਵੀ ਉਹ ਦੇਖਕੇ ਆਣਾ ਹੈ ਭੋਰਾ ਸਾਹਿਬ ਵਿੱਚ ਹੈ ਕਿਵੇਂ ਉਹ ਸਾਰਾ ਦੇਖਿਆ ਹੋਣਾ ਤੁਸੀਂ ਤਾਂ ਵੈਸੇ ਹਾਂਜੀ ਸਾਰੇ ਕਈ ਜਗਾਂ ਤੇ ਮਤਲਬ ਕੀ ਉਹ ਰੱਖ਼ੇ ਹੋਏ ਨੇ ਤਲਵਾਰਾਂ ਵਗੈਰਾ ਕਿਆ ਉਹਨਾ ਦੇ ਜਿਹੜੇ

ਸ਼੍ਰੀ ਸਾਹਿਬ ਤੇ ਕਈ ਜਗ੍ਹਾ ਤੇ ਉਹ ਵੀ ਰੱਖ਼ੇ ਹੋਏ ਨੇ ਜਿਹੜੇ ਗਿਲਾਸ ਕਿੱਥੇ ਪਤਾ ਨਹੀਂ ਕਿਸੇ ਨੇ ਉਹਨਾ ਨੂੰ ਦੁੱਧ ਪਿਲਾਇਆ ਸੀ

ਹਾਂਜੀ ਉਹ ਜਿਵੇਂ ਗੰਗੂ ਅਹ ਉਹ ਸੀ ਆਪਣਾ ਗੰਗੂ ਬਾਪੂ ਜੀ ਜਦ ਲੈਕੇ ਆ ਰਹੇ ਸੀ ਉਹਨਾ ਨੂੰ ਤਾਂ ਜਿਹੜੇ ਮੋਤੀ ਰਾਮ ਮਹਿਰਾ ਸੀ ਨਾ ਬਾਬਾ ਜੀ

ਉਹਨਾ ਨੇ ਉਹਨਾ ਨੂੰ ਦੁੱਧ ਪਿਲਾਇਆ ਸੀਗਾ ਛੋਟੋ ਸਾਹਿਬਜਾਦਿਆਂ ਨੇ ਕਿਉਂਕਿ ਉਹ ਅਹ ਉਹ ਆਪਣੇ ਮੋਰਿੰਡੇ ਤੋ ਆ ਰਹੇ ਸੀਗੇ ਮੋਰਿੰਡੇ ਤੋ ਉਹਨਾ ਨੂੰ ਕੈਦ ਕਰਿਆ ਸੀਗਾ ਫ਼ੇਰ ਉਹਨਾ ਨੂੰ ਜੇਲ ਰੱਖਿਆ ਉੱਥੇ ਜੇਲ ਚ ਰੱਖਕੇ ਫ਼ੇਰ ਉਹ ਫਤਿਹਗੜ੍ਹ ਸਾਹਿਬ ਲੈਕੇ ਆਏ ਸੀਗੇ ਕਿਉਂਕਿ ਉਹ ਬੁਲਾ ਲਿਆ ਸੀ ਨਾ ਉਹਨਾ ਨੇ ਜਿਹੜੇ ਜਾਲਮ ਸੀਗੇ

ਵੀ ਇਹਨਾ ਨੂੰ ਹੁਣ ਫਤਿਹਗੜ੍ਹ ਲੈਕੇ ਆਓ ਕਚਿਹਰੀ ਦੇ ਵਿੱਚ ਕਚਿਹਰੀ ਵਿੱਚ ਪੇਸ਼ ਕੀਤਾ ਜਾਵੇ ਹਾਂਜੀ ਫ਼ੇਰ ਉਹ ਕਚਿਹਰੀ ਵਿੱਚ ਤਾਂ ਲੈਕੇ ਆਏ ਸੀਗੇ ਉਹ ਉੱਥੇ ਉਹਨਾ ਨੂੰ ਦੁੱਧ ਪਿਲਾਇਆ ਸੀਗੇ ਉਹਨਾ ਨੇ ਅੱਛਾ ਉਹ ਜਿਹੜੇ ਮਤਲਬ ਕੀ ਗਿਲਾਸ ਰੱਖ਼ੇ ਨੇ ਉਹਨਾ ਦੀ ਯਾਦ ਵਿੱਚ ਨੇ

ਵੀ ਉੱਥੇ ਇਹਨਾ ਨੇ ਉਹ ਦੁੱਧ ਇਹ ਗਿਲਾਸਾਂ ਚ ਉਹ ਦੁੱਧ ਪੀਆ ਸੀਗਾ ਉਹੀ ਗਿਲਾਸ ਨੇ ਉਹ ਜਿਹੜੇ ਉਹਨਾ ਚੋ ਦੁੱਧ ਪੀਆ ਸੀ ਉਹਨਾ ਨੇ ਬੱਚਿਆ ਨੇ ਇੱਕ ਉਹਨਾ ਦਾ ਇੱਕ ਜਗਾਂ ਤੇ ਮਤਲਬ ਕੀ ਬੈਡ ਵੀ ਲੱਗਿਆ ਹੋਇਆ ਹੈ ਹੈਗਾ ਜਿੱਥੇ ਪਤਾ ਨਹੀਂ ਸਾਇਦ ਉਹਨਾ ਨੇ ਆਰਾਮ ਕਰਿਆ ਹੋਣਾ ਹਾਂਜੀ ਉਹ ਆਪਣਾ ਹੈਗਾ ਮੋਰਿੰਡੇ ਹੈ ਜੀ

ਉਹ ਜਗਾਂ ਤੇ ਹੈ ਇਹ ਚੀਜ਼ ਸੀਗੀ ਕੀ ਜਦੋਂ ਉੱਪਰ ਗੰਗੂ ਪਾਪੀ ਦੇ ਕੋਲ ਰਹੇ ਸੀ ਨਾ ਉਹ ਫ਼ੇਰ ਉਹ ਘਰ ਸੀਗਾ ਕਿਸੇ ਦਾ ਮਤਲਬ ਵੀ ਉਹ ਘਰ ਦੇ ਵਿੱਚ ਉਹਨਾ ਨੂੰ ਰੱਖਿਆ ਸੀਗਾ ਉਹਨਾ ਨੇ ਉੱਥੇ ਆਰਾਮ ਕਰਵਾਇਆ ਸੀ ਆਪਣਾ ਉਹ ਥੜੇ ਵੀ ਬਣੇ ਪਏ ਹੈ ਆਪਣੇ ਫਤਿਹਗੜ੍ਹ ਸਾਹਿਬ ਵੀ ਹੈ ਫਤਿਹਗੜ੍ਹ ਸਾਹਿਬ ਆਪਣੇ ਥੜੇ ਬਣੇ ਪਏ ਹੈ ਨੀਚੇ ਜਾਂਦੇ ਜਦੋਂ ਆਪਾਂ ਨਾ ਆਪਣਾ ਜਿੱਥੇ ਉਹਨਾ ਨੇ ਗੇਰਤਾ ਸੀਗਾ ਉਹਨਾ ਨੂੰ ਸ਼ਹੀਦ ਕਰਕੇ ਫ਼ੇਰ ਉਹ ਮਤਲਬ ਕੀ ਜਦੋਂ ਸ਼ਹੀਦ ਕਰਵਾ ਤੇ ਸੀਗੇ ਸਾਰੇ ਤੇ ਉਹਦੇ ਬਾਅਦ ਨਹਿਰ ਵਿੱਚ ਅਹ ਵਗਦੀ ਸੀ ਨਾ ਉਹਦੇ ਵਿੱਚ ਗੇਰ ਤਾਂ ਸੀਗਾ ਉਹਨਾ ਨੂੰ ਇੱਕ ਮਤਲਬ ਉਹ ਪਤਾ ਨਹੀਂ ਕਿੱਥੇ ਵਿਛੜੇ ਵੀ ਸੀ ਦੋਨੋ ਭਾਈ ਪਤਾ ਨਹੀਂ ਵਿੱਛੜ ਗਏ ਸੀ ਸਰ੍ਸਾਂ ਨਦੀ ਤੇ

ਚਮਕੋਰ ਸਾਹਿਬ ਨੂੰ ਹੋ ਗਏ ਸੀਗੇ ਤੇ ਆਪਣੇ ਇੱਧਰ ਅਹ ਫਤਿਹਗੜ੍ਹ ਸਾਹਿਬ ਆ ਗਏ ਸੀਗੇ ਗੰਗੂ ਪਾਪੀ ਕੋਲ ਤੇ ਉਹਦੇ ਬਾਅਦ ਜਿਹੜੇ ਨੀਚੇ ਨਹੀਂ ਬਣੇ ਹੈਗੇ ਇੱਕ ਨਹਿੰਗਾ ਦਾ ਗੁਰੂਦੁਆਰਾ ਸਾਹਿਬ ਤੁਸੀਂ ਦੇਖਿਆ ਹੋਣਾ ਨੀਚੇ ਆਕੇ ਵਿੱਚ ਏ ਉਹ ਨਹਿੰਗਾਂ ਦਾ ਗੁਰੂਦਆਰਾ ਇਹ ਸੀਗਾ ਕੀ ਜਿਵੇਂ ਆਪਾਂ ਉਹ ਕਰਦੇ ਆ ਨਾ ਕਹਿੰਦੇ ਆ ਕੀ ਵੀ ਜਦੋਂ ਆਪਾਂ ਉਹਨਾ ਨੂੰ ਨੀਹਾਂ ਚ ਚੁਣਵਾ ਤਾਂ ਸੀ ਉਹਨਾ ਨੇ ਤੇ ਜਦ ਨੀਹਾਂ ਵਿੱਚ ਚੁਣਵਾਇਆ ਤੇ ਉਹਦੇ ਵਿੱਚ ਨਾ ਅਹ ਨਦੀ ਸੀ ਵਹਿੰਦੀ ਸੀ ਨੀਚੇ ਨਦੀ ਨੀਚੇ ਨੀਚੇ ਨਦੀ ਵਹਿੰਦੀ ਸੀ ਤੇ ਉਹਨਾ ਨੇ ਉੱਪਰ ਤੋ ਠੰਡੇ ਬੁਰਜ ਚੋ ਉੱਪਰ ਤੋ ਸੁੱਟ ਤਾਂ ਸੀਗਾ ਉਹਨਾ ਨੇ

ਜਿਹੜਾ ਇੱਕ ਸ਼ੇਰ ਸੀ ਨਾ ਉਹ ਨੀਚੇ ਰਾਖੀ ਕਰੀ ਸੀ ਉਹਨਾ ਨੇ ਜਿਹਨਾ ਚਿਰ ਮਤਲਬ ਕੀ ਉਹਨਾ ਦੇ ਅਹ ਪਰਿਵਾਰ ਦੇ ਆਕੇ ਕੋਈ ਉਹਨਾ ਨੂੰ ਲੈ ਨਾ ਜਾਵੇ ਮਤਲਬ ਕੀ ਉਹਦਾ ਸੰਸਕਾਰ ਕਰਿਆ ਸੀ ਨਾ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਹਨਾ ਦਾ ਸੰਸਕਾਰ ਕਰਿਆ ਸੀਗਾ

ਮੋਤੀ ਮਹਿਰਾ ਮੋਤੀ ਬਾਗ ਵੀ ਇੱਕ ਬਣਿਆ ਹੋਇਆ ਹੈ ਹਾਂਜੀ ਇਹ ਸਾਰੇ ਬਣੇ ਪਏ ਹੈ ਉੱਥੇ ਉਹ ਕਰੇ ਵੇ ਹੈ ਜੀ ਦੇ ਉੱਥੇ ਸਾਰਿਆਂ ਨੂੰ ਜੋਤੀ ਸਰੂਪ ਗੁਰੂਦਵਾਰਾ ਸਾਹਿਬ ਚ ਇਹਨਾ ਦਾ ਸੰਸਕਾਰ ਹੋਇਆ ਸੀ ਫ਼ੇਰ ਉਹ ਜਿਹੜਾ ਜੋਤੀ ਸਰੂਪ ਗੁਰੂਦਵਾਰਾ ਉਹ ਚ ਸੰਸਕਾਰ ਕਰਿਆ ਸੀ ਉਹਨਾ ਨੇ ਮਤਲਬ ਕੀ ਸ਼ੁਰੂ ਤੋ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆ ਨੂੰ ਕੁਰਬਾਨੀ ਦੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ ਹਾਂਜੀ ਇਹ ਸ਼ੁਰੂ ਤੇ ਮਤਲਬ ਗੱਤਕਾ ਵੀ ਸਿੱਖਦੇ ਸੀਗੇ ਸ਼ੁਰੂ ਤੋ ਵੀ ਇਹਨਾ ਨੇ ਪਹਿਲਾ ਹੀ ਗੱਤਕਾ ਸਿੱਖਣ ਲਾ ਤਾਂ ਸੀ ਜੋ ਸਭ ਤੋ ਛੋਟਾ ਹੈ ਨਾ ਬਾਬਾ ਫ਼ਤਿਹ ਸਿੰਘ ਜੀ ਉਹਨਾ ਨੇ ਨਾ ਅਹ ਮਤਲਬ ਕੀ ਇਹਨਾ ਭਰਾਵਾਂ ਨੂੰ ਕਹਿੰਦਾ ਸੀਗਾ ਮੈਂ ਵੀ ਗੱਤਕਾ ਸਿੱਖਣਾ ਏ ਤੇ ਉਹ ਕਹਿੰਦੇ ਸੀ ਵੀ ਨਹੀਂ ਹਲੇ ਤੁਸੀਂ ਛੋਟੋ ਹੋ ਫ਼ਤਿਹ ਸਿੰਘ ਜੀ ਫ਼ੇਰ ਤੁਸੀਂ ਹਲੇ ਨਹੀਂ ਸਿੱਖਣਾ ਸਿੱਖ ਸਕਦੇ ਤੇ ਫ਼ੇਰ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਸਿੱਖਣਾ ਏ

ਉਹ ਜਦ ਦਸਤਾਰ ਸਜਾਈ ਤੋ ਇੰਨੇ ਲੰਬੀ ਉੱਪਰ ਤੱਕ ਸਜਾਲੀ ਕੀ ਉਹ ਆਪਣੇ ਵੱਡੇ ਭਰਾ ਅਹ ਜਿੰਨਾ ਵੱਡਾ ਹੋ ਗਿਆ ਸੀਗਾ ਫ਼ਿਰ ਉਹ ਬੋਲਦੇ ਸੀਗੇ ਕੀ ਹਾਂ ਮੈਂ ਤਾਂ ਅਹ ਵੀਰਜੀ ਮੈਂ ਤੁਹਾਡੇ ਜਿੰਡਾ ਬੜਾ ਹੋ ਗਿਆ ਵੀ ਤੁਸੀਂ ਮੈਨੂੰ ਹੁਣ ਗੱਤਕਾ ਸਿਖਾਦੋ ਉਹਨੇ ਐਨੀਂ ਵੱਡੀ ਦਸਤਾਰ ਸਜਾਲੀ ਦੇਖਲੋ ਆਪਣੇ ਸਿਰ ਤੇ ਨਗਰ ਕੀਰਤਨ ਦੇ ਵਿੱਚ ਵੀ ਲੱਗਦੇ ਨੇ ਜਿਸ ਤਰ੍ਹਾਂ ਪੰਜ ਪਿਆਰੇ ਹੋਗੇ